ਇੱਕ ਦੁਕਾਨ ਹੈਗੀ ਹੈ ਦੁਕਾਨ ਦੇ ਅੰਦਰ ਬਹੁਤ ਸਾਰੀਆਂ ਬੋਰੀਆਂ ਰੱਖੀਆਂ ਹੋਈਆਂ ਹੈਂ ਚੀਨੀ ਦੀਆਂ ਬੋਰਿਆਂ ਪਈਆਂ ਹੋਈਆਂ ਹੈਂ ਆਟੇ ਦੀ ਬੋਰੀਆਂ ਵੀ ਰੱਖੀਆਂ ਹੋਈਆਂ ਇੱਥੇ ਬਹੁਤ ਸਾਰੀਆਂ।

ਇਹ ਇਕ ਆਫਿਸ ਹੈਗਾ ਆਫਿਸ ਦਾ ਨਾਮ ਹੈਗਾ ਬੇਰੀ ਫੋਰੈਕਸ ਇੰਸਟੀਟਿਊਟ --

ਪੌੜੀਆਂ ਵੀ ਬਣੀਆਂ ਹੋਈਆਂ ਪੌੜੀਆਂ ਉੱਤੇ ਇੱਕ ਡਸਟਵਿਨ ਰੱਖਿਆ ਹੋਇਆ।

ਆਹ ਇੱਕ ਸਰਵਿਸ ਸੈਂਟਰ ਹੈਗਾ ਜਿੱਥੇ ਇੱਕ ਗੱਡੀ ਲੱਗੀ ਹੋਈ ਐ ਬਹੁਤ ਸਾਰੇ ਟਾਇਰ ਵਗੈਰਾ ਵੀ ਇੱਥੇ ਰੱਖੇ ਹੋਏ ਆ ਇੱਕ ਬੰਦਾ ਵੀ ਇੱਥੇ ਖੜਾ ਐ ਜਿਹਨੇਂ ਲਾਲ ਰੰਗ ਦੀ ਜੈਕੇਟ ਪਾਈ ਹੋਈ ਐ।

ਫਲੂਸ ਲੱਗੇ ਹੋਏ ਆ ਬਹੁਤ ਸਾਰੇ ਨੀਲੇ ਤੇ ਪਿੰਕ ਰੰਗ ਦੇ ਲਾਈਟਾਂ ਵੀ ਇਥੇ ਲੱਗੀਆਂ ਹੋਈਆਂ ਨੇ।

ਟੇਬਲ ਵੀ ਲੱਗੇ ਹੋਏਆ ਜਿੱਥੇ ਦੋ ਬੱਚੇ ਬੈਠ ਕੇ ਪੜ੍ਹ ਰਹੇ ਹੈਂ ਹੋਸਟਲ ਦੇ ਅੰਦਰ ਪੱਖਾ ਲੱਗਾ ਹੋਇਆ ਹੈ।

ਇਹ ਇੱਕ ਸਲੋਨ ਹੈਗਾ ਬਹੁਤ ਸਾਰੇ ਬੈਂਚ ਲੱਗੇ ਹੋਏ ਆ ਇੱਥੇ ਕੁਰਸੀਆਂ ਭੀ ਲੱਗੀਆਂ ਹੋਈਆਂ ਇੱਥੇ ਬਹੁਤ ਸਾਰੇ ਸ਼ੀਸ਼ੇ ਵੀ ਲੱਗੇ ਹੋਏ ਆ ਪੱਖਾ ਲੱਗਿਆ ਹੋਇਆ ਇੱਥੇ।

ਰਿਸੈਪਸ਼ਨ ਦੇ ਉੱਤੇ ਕੰਪਿਊਟਰ ਵੀ ਲੱਗਾ ਹੋਇਆ ਹੈ ਇੱਕ ਦੀਵਾਰ ਉੱਤੇ ਇੱਕ ਫੋਟੋ ਵੀ ਲੱਗੀ ਹੋਈ ਹੈ।

ਬਹੁਤ ਸਾਰੇ ਸਜਾਵਟ ਵਗੈਰਾ ਵੀ ਕੀਤੀ ਹੋਈ ਹ ਇਥੇ ਤੇ ਇਦੇ ਅੰਦਰ ਲਾਈਟਸ ਵਗੈਰਾ ਵੀ ਲੱਗੀਆਂ ਹੋਈਆਂ ਟੇਬਲ ਵੀ ਲੱਗਿਆ ਹੋਇਆ ਇਕ ਇਥੇ।

ਗਮਲੇ ਵਗੈਰਾ ਵੀ ਇੱਥੇ ਰੱਖੇ ਹੋਏ ਆ ਬਹੁਤ ਸਾਰੇ ਜਿਹੰਦੇ ਓੱਤੇ ਫੁੱਲ ਵਗੈਰਾ ਲੱਗੇ ਹੋਏ ਆ।

ਬਹੁਤ ਸਾਰੇ ਸ਼ੀਸ਼ੇ ਲੱਗੇ ਹੋਏ ਆ ਇਥੇ ਲਾਈਟ ਵਗੈਰਾ ਵੀ ਲੱਗੀਆਂ ਹੋਈਆਂ ਇੱਕ ਏ_ਸੀ ਲੱਗੀਆਂ ਹੋਇਆ।

ਬਿਸਕੁਟ ਵਗੈਰਾ ਵੀ ਇੱਥੇ ਲੱਗੇ ਹੋਏ ਹੈ ਅੰਕਲ ਚਿਪਸ ਵੀ ਰੱਖੀ ਹੋਈ ਹ ਇਥੇ ਬਹੁਤ ਸਾਰੀਆਂ ਤੇਲ ਦੇ ਡੱਬੇ ਰੱਖੇ ਹੋਏ ਹ ਇਥੇ।

ਇਹ ਇਕ ਕੱਪੜਿਆਂ ਦੀ ਦੁਕਾਨ ਹੈਗੀ ਐ ਇਥੇ ਬਹੁਤ ਸਾਰੇ ਕੱਪੜੇ ਵਗੈਰਾ ਲੱਗੇ ਹੋਏ ਐ ਬਹੁਤ ਸਾਰੇ ਲਾਈਟਾਂ ਵੀ ਇਥੇ ਲੱਗੀਆਂ ਹੋਈਆਂ।

ਇੱਕ ਹੋਟਲ ਹੈਗਾ ਹੋਟਲ ਦੇ ਅੰਦਰ ਬਹੁਤ ਸਾਰੇ ਟੇਬਲ ਲੱਗੇ ਹੋਏ ਹੈ ਕੁਰਸੀਆਂ ਵਗੈਰਾ ਵੀ ਬਹੁਤ ਸਾਰੀ ਲੱਗੀਆਂ ਹੋਈਆਂ।

ਇਹ ਇੱਕ ਸਲੂਨ ਹੈਗਾ ਜਿੱਥੇ ਲਿਖਿਆ ਹੋਇਆ ਹੈ ਨਿਊ ਤਾਜ ਹੇਅਰ ਸਲੂਨ ।

ਨੰਬਰ ਲਿੱਖਿਆ ਹੋਇਆ ਸੱਤ ਅੱਠ ਅੱਠ ਅੱਠ ਚਾਰ ਇੱਕ ਜ਼ੀਰੋ ਪੰਜ ਦੋ ਜ਼ੀਰੋ ।

ਕੋਲਡ ਡਰਿੰਕ ਦੀ ਬੋਤਲ ਦੋ ਗਿਲਾਸ ਵੀ ਰੱਖੇ ਹੋਏ ਐ ਪਾਣੀ ਦੀ ਬੋਤਲ ਵੀ ਇੱਕ ਰੱਖੀ ਹੋਈ ਐ ਇੱਕ ਮੁੰਡਾ ਫੋਨ ਦੇ ਵਿੱਚ ਫੋਟੋ ਖਿੱਚ ਰਿਹੈ।

ਇਹ ਇੱਕ ਕਪੜਿਆਂ ਦੀ ਦੁਕਾਨ ਹੈਗੀ ਹੈ ਜਿੱਥੇ ਬਹੁਤ ਸਾਰੀ ਸ਼ਰਟਾਂ ਰੱਖੀਆਂ ਹੋਈਆਂ ਤਿਆਂ ਕਰਕੇ ਸ਼ੀਸ਼ੇ ਦਾ ਇਕ ਟੇਬਲ ਵੀ ਇੱਥੇ ਲੱਗਿਆ ਹੋਇਆ ਹੈ ਸਾਹਮਣੇ ਲਿਖ਼ਿਆ ਹੋਇਆ ਹੈ ਪੇਟ ।